ਚੰਗਾ ਆਵਾਂਗੇ ਲੱਗੇਗਾ time

ਕਿਹੜੀ ਭੂਈ

ਸੁੱਖੋ ਸਾਡੇ ਕੋਲ ਆਈ ਸੀ ਅੱਛਾ ਅੱਛਾ। ਤੂੰ ਇੰਨਾ ਦਿਮਾਗ ਖਾਨਾ ਆਂ ਨਾ ਮੇਰਾ, ਤੇਰੇ ਨਾਲ ਤਾਂਹੀ ਨੀ ਗੱਲ ਕਰਨ ਨੂੰ ਦਿਲ ਕਰਦਾ ਫਿਰ। ਅੱਛਾ ਸੁੱਖੋ ਭੂਈ ਆਈ।

ਮੈਂ ਕਿਹਾ ਕਰਦਾ ਵਾ ਸਾਡੇ ਨਾਲ ਨੀ ਗੱਲ ਕਰਦਾ ਸਹੀ ਚੰਗੀ ਭਲੀ ਗੱਲ ਡਰਾਉਨੀ ਆਂ ਤੇ ਫਿਰ ਤੂੰ ਫਿਰ ਗੱਲ ਕਰਿਆ ਤਾਂਹੀ ਨੀ ਮੇਰਾ ਦਿਲ ਕਰਦਾ ਤੈਨੂੰ phone ਫਾਨ ਕਰਨ ਨੂੰ ਤੇ ਚੱਜ ਨਾਲ ਤੇ ਗੱਲ ਕਰਨਾ, ਹੋਰ ਕਿੱਦਾਂ ਕਰੀ।

ਚੱਲ ਹੋਰ ਦੱਸ ਦਫ਼ਾ ਮਾਰ। ਹੋਰ ਤੂੰ ਦੱਸ। ਸ਼ੁਰੂ ਕਰੇਂਗੀ ਤੇ ਫਿਰ ਹੀ ਮੈਂ ਅੱਗੇ ਅੱਗੇ ਉੱਤਰ ਦਊਂਗਾ ਤੈਨੂੰ। ਹੋਰ ਦੱਸ ਫਿਰ ਵਾਢੀਆਂ ਵੂਢੀਆਂ ਕਿੱਦਾਂ ਚੱਲਦੀਆਂ, ਝੋਨਿਆਂ ਤੋਂ ਬਾਅਦ ਕੀ ਹੁੰਦਾ ਹੈ? ਝੋਨਾ ਤੇ ਲਾਉਣਾ ਮੰਮੀ ਕਹਿਣਡੀ ਝੋਨਾ ਲਾ ਕੇ ਅੱਜ steel ਦੀਆਂ ਬੋਤਲਾਂ ਵੇਚ ਰਿਹਾ ਮੇਰਾ ਅੰਕ ਅਹ ਅੰਕਲ ਨੂੰ ਮੈਂ ਪੁੱਛਿਆ ਮੈਂ ਕਿਹਾ ਅੰਕਲ ਕਿੰਨੇ ਦੀ, ਵੱਡੀਆਂ ਵੀ ਚਾਰ ਪੰਜ ਸੌ ਵਾਲੀਆਂ ਹੈਗੀਆਂ ਸੀ। ਇੱਕ ਬੜੀ ਸੋਹਣੀ ਸੀ ਤੇ ਇੱਕ ਵੀਹ ਰੁਪਏ ਦੀ ਪਾਣੀ ਠੰਢਾ ਰਹਿੰਦਾ ਵਾ। ਕਿੰਨੇ ਵਾਲੀ ਚ ਪਾਣੀ ਠੰਢਾ ਰਹਿੰਦਾ? ਇੱਕ ਸੌ ਵੀਹਾਂ ਵਾਲੀ ਬੜੀ ਸੋਹਣੀ ਸੀ। ਅੱਛਾ ਅੱਛਾ। ਮੈਂ ਨੂੰ ਕਹੂੰਗਾ ਮੈਂ ਨੂੰ ਕਹੂੰਗਾ ਵੀ ਦੋਵੇਂ ਜਾਣੇ ਲੈ ਲਵਾਂਗੇ ਕੀ ਪਤਾ ਸਸਤੀਆਂ ਦੇ ਦੇਣ। ਚੱਲ ਵੇਖਾਂਗੇ ਪਹਿਲਾਂ ਤੇ ਕਿਹੜੀ ਦੁਕਾਨ ਸੀ ਭਲਾ ਉਹ ਜਿੱਥੇ ਆਪਾਂ ਪਾ ਲਿਆ ਇੱਕ ਉਹਦੇ ਲਾਗੇ ਜਿਹੇ ਹੀ ਦੁਕਾਨ ਬਣਡਿਆ ਨੀ ਹਾਂ ਅੱਛਾ ਅੱਛਾ।

ਠੀਕ ਆ ਤੁਹਾਨੂੰ ਵੀ ਉਹਨਾਂ ਨੇ ਵਿਆਹ ਕਿਹਾ ਆ ਕਿਹਨਾਂ ਨੇ ਭਲਾ? ਉਹ ਕੇਸੂ ਹੋਣਾਂ ਨੇ ਵਿਆਹ ਕਿਹਾ?

ਮੈਂ ਕਿਹਾ ਕੇਸੂ ਦੀ ਭੈਣ ਦਾ ਵਿਆਹ ਤੁਹਾਨੂੰ ਵੀ ਕਿਹਾ ਉਹਨਾਂ ਨੇ ਜਲੰਧਰ ਵਾਲੀ ਨੇ ਉਹਦੀ ਭੈਣ ਕਿਹੜੀ ਜਲੰਧਰ ਵਾਲੀ। ਤੁਹਾਨੂੰ ਨੀ ਨਾ ਫਿਰ ਸੱਦਿਆ ਫਿਰ ਠੀਕ ਆ ਚੰਗਾ ਫਿਰ ਸਾਨੂੰ ਤਾਂ ਸੱਦਿਆ ਫਿਰ ਉਹਨਾਂ ਨੇ। ਤੁਹਾਨੂੰ ਨੀ ਸੱਦਿਆ ਤੇਰੀ ਮੰਮੀ ਤੇ ਕਹਿਣਡੀ ਸੱਦਿਆ ਹੈ।

ਤੂੰ ਇੰਨਾ ਡੰਗਰ ਆਂ ਇੰਨਾ ਤੇਰਾ dull ਦਿਮਾਗ ਆ ਤੈਨੂੰ ਚੇਤਾ ਨੀ ਰਹਿੰਦਾ ਜਿਹੜਾ। ਵਿਆਹ ਉਹਦੀਆਂ ਦੋ ਭੈਣਾਂ ਡੇਜੀ ਤੇ ਕੋਮਲ। ਆਹੋ ਡੇਜੀ ਦਾ ਵਿਆਹ ਸੀ ਜਲੰਧਰ ਵਾਲੀ ਇੱਕ ਜਲੰਧਰ ਰਹਿੰਦੀ ਉਹ

ਆਹੋ ਚੱਲ ਲਿਆਵਾਂਗੇ ਵਧੀਆ ਵਧੀਆ ਕੱਪੜੇ

ਅੰਬਰਸਰ ਬਾਰਾਤ ਅੰਬਰਸਰ ਜਾਣੀ ਹੈ

ਆ ਜਾਈ ਇੱਥੇ ਇਕੱਠੇ ਜਾਵਾਂਗੇ shopping ਕਰਨ ਨਾਲੇ ਰਾਤ ਦਾ ਹੀ ਵਿਆਹ। ਚੱਲ ਰਾਤ ਦੇ ਵਿਆਹ ਤਾਂ ਅੱਗੇ ਬੜਾ ਮਜ਼ਾ ਆਉਂਦਾ ਨਾਲੇ ਖਾਵਾਂ ਪੀਵਾਂਗੇ

ਮੈਂ ਕਿਹਾ ਅਸੀਂ ਜੰਮੂ ਵਿਆਹ ਗਏ ਬੜਾ ਮਜ਼ਾ ਆਇਆ ਸੀ ਘੁੰਮ ਫਿਰ ਕੇ ਆਏ ਹਾਂ

ਅੱਛਾ ਅੱਛਾ। ਬਹੁਤ ਜ਼ਿਆਦਾ ਸੋਹਣੇ ਆਂ ਉਹ ਆਪਾਂ ਵਿਆਹ ਵੇਖਣ ਕਰਦੇ ਵੀ ਬੜਾ ਵਾ ਸਾਡੇ ਨਾਲ। ਅਸੀਂ ਅਸੀਂ ਉੱਥੇ ਗਏ ਹਨਾ ਅੰਬਰਸਰ ਵਾ ਵਿਆਹ ਪਾਰਟੀ ਤੇ ਰਾਤ ਦੀ ਪਾਰਟੀ ਸੀ ਇੰਨਾ ਮਜ਼ਾ ਆਇਆ ਨਾ ਜਿਹੜੀ ਕੁੜੀ ਦਾ ਵਿਆਹ ਹੋਇਆ ਜਿਹੜੀ ਕੁੜੀ ਦੀ ਪਾਰਟੀ ਰਖਾਈ ਸੀ ਨਾ ਉਹ ਜਿਹਾ ਉਹਨੇ ਲਹਿੰਗਾ ਪਾਇਆ ਸੀ ਜਿੱਦਾਂ ਦੀ ਮੇਰੀ ਭੈਣ ਦਾ ਹੈ ਕਾਜਲ ਦਾ। Hello ਮੈਂ ਕਿਹਾ ਹੋਰ ਫਿਰ

ਅੱਛਾ ਚੱਲ ਇੱਕ ਵਾਰੀ ਹੋਰ ਗੱਲ ਕਰਨੀ ਫਿਰ। ਹਨਾ ਤੂੰ ਬਾਰ ਬਾਰ phone ਹੀ ਕਰਦੀ ਰਹਿਣਾ ਮੈਨੂੰ

ਆਹੋ ਹੋਰ ਫਿਰ ਸੁਣਾ ਠੀਕ ਠਾਕ ਆਂ

ਮੈਂ ਕਿਹਾ ਤੂੰ ਤੇ ਕਰਨਾ ਨੀ ਅਸੀਂ ਕਰ ਲਈਏ ਫਿਰ ਅੱਛਾ ਅੱਛਾ ਮੈਂ ਕਿਹਾ ਚੱਲ ਤੁੰ ਤਾਂ phone ਚੁੱਕ ਲੈਨੀ ਆਂ ਤੂੰ ਤੇ ਫਿਰ ਗੁੱਸਾ ਮਨ ਜਾਣਾ ਹੋਰ ਤੁਹਾਡੇ ਪਿੰਡ ਵਾਲੀ ਮੀਨਾ ਮੂਨਾ ਠੀਕ ਆ ਝਾਈ ਝੂਈ ਮੀਨਾ ਝਾਈ ਸਾਰੇ ਠੀਕ ਆ ਚੁਗਲੀਆਂ ਚਾਗਲੀਆਂ ਵਾਲੇ ਝਾਈ ਨੇ ਤਾਂ ਬੰਦ ਕਰ ਛੱਡੀ ਕਿਸੇ ਦਿਨ ਉੱਥੇ ਚੱਲੀਏ।

ਜਲੰਧਰ ਚਲੇ ਚੱਲ ਜਾਵਾਂਗੇ ਜਿੱਦਣ ਕਹੇਂਗਾ ਅੱਛਾ। ਆਹੋ ਹੋਰ ਫਿਰ ਹੋਰ ਸੁਣਾ ਠੀਕ ਆ

ਅੱਛਾ ਚੱਲ ਠੀਕ ਚਾਹੀਦਾ ਰੱਬ ਰਾਜੀ ਬਾਜੀ ਰੱਖੇ। ਤੁਰਨ ਫਿਰਨਡੇ ਹਾਂ ਸੈਰ ਸਪਾਟੇ ਡਏ ਕਰਨ। ਦਸ ਵੱਜ ਚੱਲੇ ਰੂਥ।

ਚੱਲ

ਮੈਂ ਕਿਹਾ ਫਿਰ ਕੀ ਪਤਾ ਕਿਹੜੇ ਵੇਲੇ ਤੇਰਾ phone ਆਉਣਾ ਚੱਲ ਗੱਲ ਕਰ ਲਈਏ ਆਹੋ ਹੋਰ ਦੱਸ ਕੋਈ ਨਵੀਂ ਤਾਜ਼ੀ। ਤੂੰ ਸੁਣਾ ਦੇ ਨਵੀਂ ਤਾਜ਼ੀ। ਹਾਂ ਬਸ ਵਧੀਆ daddy ਮੇਰਾ ਪਤਾ ਸ਼ਰਾਬ ਸ਼ਰੂਬ ਪੀਂਦਾ ਵਾ ਰੋਜ਼ ਲੜਦਾ ਲੁੜਦਾ ਵਾ

ਸ਼ਰਾਬ ਪੀਂਦਾ, ਗੋਲੀਆਂ ਖਾਂਦਾ, ਲੜਦਾ ਲੁੜਦਾ ਵਾ ਸਾਨੂੰ

ਮੈਂ ਕਿਹਾ ਮੇਰੀ ਮਾਸੀ ਹੋਣੀ ਡਏ ਸੀ ਮੈਨੂੰ ਕਹਿਣ ਇੱਥੇ ਪੈ ਜਾ ਤੇ ਮੈਂ ਕਿਹਾ ਨਹੀਂ ਮਾਸੀ ਤੈਨੂੰ ਪਤਾ ਮਾਂ ਪਿਓ ਦੇ ਬਿਨਾਂ ਨਹੀਂ ਦਿਲ ਲੱਗਦਾ ਹਨਾ ਭਾਵੇਂ ਜਿੰਨਾ ਮਰ

ਤੇ ਮੈਂ ਕਹਿਣਡੀ ਸਮਝਾਇਆ ਕਰ ਆਪਣੇ daddy ਨੂੰ ਮੇਰਾ ਤਾਂ ਜੀਅ ਕਰਦਾ ਮੈਂ ਕੀ ਕਹਿਣਡੀ ਮੈਂ ਕਿਹਾ ਸਮਝਾਇਆ ਕਰ ਆਪਣੇ ਮਾਂ ਪਿਓ ਨੂੰ ਆਹੋ ਆਹੋ ਸਮਝਾਇਆ ਕਰਾਂਗੇ ਇਹ ਤਾਂ ਗੱਲ ਤੇਰੀ ਮੰਨਦਾ ਵਾਂ

ਹਾਂ ਤੇ ਤੂੰ ਸਮਝਾਉਂਦਾ ਹੀ ਨੀ ਹੈ। ਆਹੋ ਆਹੋ ਹੋਰ ਫਿਰ ਕਿੱ

ਆਹੋ ਠੀਕ ਤੇਰੀ ਭੈਣ ਇੱਕ ਸਲਾਈ ਕਰਦੀ ਆ ਨਾ ਉਹਤੋਂ ਸੂਟ ਬਣਵਾਉਣਾ ਹੁਣ ਮੈਂ। ਆਹੋ ਆਹੋ ਕਰਦੀ ਹੈ ਆਹੋ ਸੂਟ ਬਣਵਾਉਣਾ ਉਹਦੇ ਕੋਲੋਂ ਮੈਂ ਹੁਣ ਬਣਵਾ ਲਈ ਸਾਰੇ ਸੀ ਲੈਂਦੀ ਆ ਹਨਾ? ਸਰਾਰੇ ਵਾਲੇ ਦੀ ਕਿੰਨੀ ਸਮਾਈ ਲੈਂਦੀ ਆ? ਹੈਂ? ਚਾਰ ਸੌ। ਉੱਚੀ ਬੋਲ ਡਰ ਆਉਣਡਿਆ ਵਾ।

ਸਰਾਰੇ ਵਾਲੇ ਦਾ ਜਾ ਵੇ ਭਾਰਾਵਾ। ਕਰਵਾਉਣੀ ਹੋਵੇ ਫਿਰ ਇੰਨੇ ਲੈਂਦੀ ਆ ਅੱਛਾ ਤੇ ਲੋਨਿੰਗ ਅਸੀਂ ਆਪਣੇ ਕੋਲੋਂ ਲੈ ਕੇ ਦੇ ਦੇਵਾਂਗੇ। ਆਹੋ ਫਿਰ ਤੇ ਘੱਟ ਹੀ ਲਊ। ਆਹੋ ਹੋਰ ਤੇਰਾ daddy ਆ ਗਿਆ ਕੰਮ ਤੋਂ? ਹਾਂ ਆ ਗਿਆ। ਅੱਛਾ। ਅੱਜ ਤਾਂ ਹਾਂ ਕੇਬਲ ਵੀ ਬੰਦ ਹੋਈ TV ਟੂਵੀ ਬੰਦਾ ਵੇਖ ਲਏ ਹੈਂ ਮੈਂ ਕਿਹਾ ਕੇਬਲ ਵੀ ਬੰਦ ਹੋਈ ਬੰਦਾ TV ਟੂਵੀ ਵੇਖ ਲਏ। ਆਹੋ TV ਨਾਲ ਬਾਵਾ time pass ਹੋ ਜਾਂਦਾ ਲੂਡੋ ਗੇਮ ਜਿਹੜੀ ਆ ਆਹੋ ਆਹੋ ਬੰਦ ਹੋਇਆ ਉਹ ਵੀ ਬੰਦ ਹੋਈ ਹੋਈ ਆ ਕੀ ਉਹਦਾ ਨਾਂ ਆਂ network

ਚੱਲ ਚੰਗਾ ਫਿਰ ਮੇਰਾ daddy ਆ ਗਿਆ ਮੈਂ ਬਾਅਦ ਚ ਕਰਦੀ ਹਾਂ ਸਵੇਰ ਨੂੰ। ਜੇ ਰੱਬ ਗੈਵੀ ਸ਼ਕਤੀ ਸਰਬਕਲਾ ਸਮਰੱਥ ਹੈ ਤਾ ਉਹ ਮਨੁੱਖ ਅੱਤੇ ਮਨੁੱਖ ਦਾ ਮਿੱਤਰ ਹੋਣ ਵਿਚ ਹੈ ਰੱਬ ਸਾਫ ਪਾਣੀਆਂ ਵਿਚ ਸ਼ੁੱਦ ਹਵਾ ਵਿਚ ਹੈ ਰਾਬ ਵਿਰਖਾ ਦੀ ਸ਼ਾਨ ਵਿਚ ਹੈ ਵਿਰਕ ਲੌਨ ਵਾਲੀਆ ਦੀ ਮੋਹ ਵਿਚ ਹੈ ਹਿੰਮਤ ਦਲੇਰੀ ਵਿਚ ਹੈ ਮਹਾਵਾਬਤ ਵਿਚ ਹੈ ਭਾਈ ਚਾਰੇ ਵਿਚ ਹੈ ਆਜ਼ਾਦੀ ਵਿਚ ਹੈ ਨਿਰਪੈ ਵਿਚ ਹੈ ਨਿਰਬੈਰ ਵਿਚ ਹੈ ਸ਼ਬਦ ਵਿਚਾਰ ਹੈ ਸੁਖੇ ਸੰਗਤ ਵਿਚ ਹੈ ਇਮਾਨਦਾਰਿ ਵਿਚ ਹੈ ਰਾਬ ਥੀਆ ਦਰਦ ਦੀ ਅਜ਼ਾਦੀ ਆਟੇ ਕਦਾਰ ਵਿਚ ਹੈ ਰਬ ਮੂਹ ਦੀ ਤਾਰੀਕੀ ਭਲਾਈ।

ਰੱਬ ਆਜ਼ਾਦ ਸੋਚ ਵਿਚ ਹੈ ਰਬ ਕਰਮ ਕਾਂਡ ਤੋ ਮੁਕਤ ਹੈ ਰਬ ਈਰਖਾ ਵਿਚਤਾਤਾ ਸਮਾਂ ਹੀ ਨਹੀ ਸਕਤਾ ਰਬ ਪਾਖੰਡੀ ਬੁਆ ਖੜਕਾ ਹੀ ਨਹੀਂ ਸਕਤਾ ਰਬ ਸਪੀਕਰ ਰੋਲਾ ਹਾਡਾਹ ਹੀ ਨਹੀਂ ਸਕਤਾ ਰਬ ਆਪਣਾ ਨਾਮ ਤੇ ਪੈਸਾ ਕਮਾ ਹੀ ਨਹੀਂ ਸਕਦਾ ਰਬ ਪੈਸੇ ਯਾ ਟਾਕੇ ਪਹਾਟਾ ਲੈਕੇ ਕਾਮ ਕਾਰਾ ਹੀ ਨਹੀਂ ਸਕਤਾ

ਰਬ ਹੱਥ ਉਤੇ ਹਾਥ ਥਾਰ ਕੇ ਬੇਲਾ ਬੈਠਾਗਾ ਤਾ ਦੁਨੀਆ ਕਾ ਕੀ ਬਣਗਾ ਇਹ ਸਾਬ ਨੂੰ ਦੇਖਣਾ ਅਸੀਂ ਇਹ ਸਾਬ ਕਰਨਾ ਅਸੀਂ ਹੈ ਕਿਉਂਕਿ ਰੱਬ ਸਾਡੇ ਵਿਚ ਹੈ ਅਸੀਂ ਬਹਾਨਾ ਨਹੀਂ ਲੈ ਸਕਦੇ ਬਹਾਨਾ ਲਾਕੇ ਪਾਸੇ ਤਾ ਹੋ ਸਕਦੇ ਹੈ ਪਰ ਪੁਰਖੇ ਨਹੀਂ ਹੋ ਸਕਦੇ ਕਿਸੇ ਵੀ ਕਿਸਮ ਦਾ ਨਿਕੰਮਾ ਪਾਨ ਹਰ ਮਨੁੱਖ ਨੂੰ ਸਤਾਂਦਾ ਤਾ ਹੈ ਨਾਲਾਤ ਤਾ ਪੈਦਾ ਹੈ ਜੇਡਾ ਨਿੱਕਮੇਪਣ ਨੂੰ ਸੁਧਰ ਲਿਆਉਂਦਾ ਹੈ ਓਹ ਕੁਸ਼ੀ ਤੇ ਸਕੂਨ ਸਾ ਲੇਹੰਦਾ ਹੈ ਓਹ ਆਪਨੇ ਰਾਬ ਦੇ ਤੇੜੇ ਹੋ ਜਾੰਦਾ ਹੈ ਕਿਉਕੀ ਸੁਨਿਆ ਹੈ ਕੀ ਰਬ ਦੀ ਪ੍ਰਾਪਤੀ ਖੁਸ਼ੀ ਨੂੰ ਸੁਕੂੰ ਦੀਦੀ ਹੈ ਯੇ ਗਲ ਮੇਂ ਮਨ ਕਰਤ ਨ ਬਣਾਈਆਂ ਇਹੀ ਤਾ ਦੱਸਦੇ ਸਨ ਤੇ ਸਮਝਦੇ ਅੱਤੇ ਬਿਆਨ ਦੇਦੇ ਸਾਨੂ ਸਾਡੇ ਬੇਦ ਕੁਰਾਨ ਰਾਮਾਇਣ ਗੀਤਾ ਬਾਈਬਲ ਕੁਰਾਨ ਅਤੇ ਗੁਰੂ ਗ੍ਰੰਥ ਸਾਹਿਬ ਅਸੀਂ ਸਮਝਦੇ ਹੀ ਨਹੀਂ ਬਸ ਜਿਸ ਦਿਨ ਸਮਝਗੇ ਉਸ ਦਿਨ ਅਸੀਂ ਤਰਥੀ ਦੇ ਸਾਊ ਪੁੱਤ ਬਾਨ ਜਾਵਾਗੇ ਪੰਜਾਬੀ ਦਾ ਇਕ ਬਹੁਤ ਹੀ ਜਹਿਨ ਸੂਖਮ ਬੁੱਧੀਮਾਨ ਲੇਖਕ ਅਤੇ ਕਵੀ ਜਸਵੰਤ ਸਿੰਘ ਜਾਫਰ ਲਿਖਦਾ ਹੈ ਅਸੀਂ ਤਾ ਜੀਵੰਤ ਸੰਸਾਰ ਦੇ ਯ ਛੋਟੇ ਵੱਡੇ ਤੋਥਾਰ ਦੇ ਕਿੰਗਰ ਹੋਣ ਦਾ ਦਰਾਮ ਕਰਦੇ ਹਾਂ ਕੇਂਦਰ ਬਣਨ ਲਈ ਕਰਮ ਕਰਦੇ ਹਾਂ ਕੇਂਦਰ ਹੀ ਰਹਿਣ ਲੋਚਦੇ ਹਾਂ ਇਸ ਤਰ੍ਹਾਂ ਸੋਚਦੇ ਹਾਂ ਕਿ ਬ ਹੰਕਾਰ ਲੋਕ ਤੇ ਕਰੋਧ ਦੀ ਕਾਕ ਤੋਲ ਪੀਦੇ ਮਾਰਨੋ ਬਹੁਤ ਡਰਦੇ ਹਾਂ ਪਰ ਕਹਿ ਨਹੀਂ ਸਕਦੇ ਕਿ ਜ਼ਿੰਦੇ ਹੈ ਅਜੇ ਅਸੀਂ ਧਰਤੀ ਨਾ ਤੇ ਜ਼ਿਓਂਨ ਜੋਗੇ ਥੀਆ ਪੁੱਤ ਬਣਨਾ ਹੈ ਜਸਵੰਤ ਸਿੰਘ ਜਫ਼ਰ ਦੀ ਕਿਤਾਬ ਇਹ ਬੰਦਾ ਕਿ ਹੁੰਦਾ ਹੈ ਵਿੱਚੋ

ਕੋਸਿਸ ਦੇ ਬਲਬ ਬੰਦ ਕਰਕੇ ਨਿਰਾਸ਼ਾ ਦੇ ਹਨੇਰੇ ਵਿਚ ਚੌਕੜੀ ਮਾਰ ਕੇ ਬਾਂਹ ਜਾਣੇ ਹਾਂ ਚੌਕੜੀ ਮਾਰ ਕੇ ਸਫ਼ਰ ਤਹਾ ਨਹੀਂ ਹੁੰਦੇ ਕਿਸਮਤ ਨੂੰ ਆਕਸੀਜਨ ਮਨ ਕੇ ਟੈਸੰਨ ਦੇ ਸਾਹ ਲੈਣ ਵਾਲੇ ਖੁਸ਼ੀਆਂ ਅਤੇ ਪ੍ਰਾਪਤੀਆਂ ਦੀ ਉਮਰ ਨਹੀਂ ਹਾਦੜੇ ਮਾਰੀ ਤਾ ਕਿਸਮਤ ਹੀ ਖਰਾਬ ਹੈ ਉਹ ਚੰਗੇ ਭਾਗਾ ਵਾਲਾ ਹੈ ਇਹ ਸ਼ਬਦਾ ਦੀ ਵਰਥੋ ਜਿੰਦਗੀ ਵਿਚ ਹਰ ਕੋਈ ਕਰਦਾ ਹੈ ਕੋਈ ਵਾਦ ਕੋਈ ਘਾਟ ਇਹੀ ਸਾਰੀ ਉਮਰ ਇਹ ਡਾਇਲੋਕ ਬੋਲਦੇ ਹੀ ਬਿਨਾ ਕੁਛ ਹਾਸਿਲ ਕੀਤੇ ਹੀ ਜਹਾਨ ਤੋਂ ਕੁਛ ਕਰ ਸਾਡੇ ਨੇ ਪਰ ਜਿਹੜੇ ਇਹ ਗੱਲਾਂ ਤੋਂ ਕੜਾ ਛੁਡਾ ਕੇ ਇਕ ਕਕੇ ਨੂੰ ਸਾਫ ਕਰ ਕੇ ਮਤਲਬ ਕਿਸਮਤ ਦੇ ਡਾਇਲੋਗ ਨੂੰ ਡਲੀਟ ਮਾਰਕੇ ਪੰਜ ਕਕੇ ਫੜ ਲਾੜੇ ਹਨ ਮਤਲਬ ਕਾਲਾ ਕੋਠ ਕਾਰਾਜ ਕਰਤਵ ਕਾਬਲਿਦ ਨੂੰ ਅਪਣਾ ਲੈਂਦੇ ਹਨ ਉਹ ਇਹ ਸਾਬਿਤ ਕਰ ਦੇਦਾ ਹੈ ਕਿ ਮਨੁੱਖ ਕਿਸਮਤ ਨੂੰ ਲਿਖਦਾ ਹੈ ਕਿਸਮਤ ਮਨੁੱਖ ਨਜੀ ਸਿਰਝਦੀ ਸ਼੍ਰੀ ਰਾਮ ਚੰਦਰ ਨੇ ਵਨਵਾਸ ਕਾਬੁਲ ਕਿੱਤਾ ਸੀ ਓਹਨਾ ਨੇਦੀ ਕਿਸਮਤ ਵਿਚ ਬਨਵਾਸ ਨਹੀਂ ਸੀ ਲਿਖਿਆ ਕੌਰਬਅ ਨੇ ਮਹੌਲ ਹੀ ਅਹਿਜਾ ਬਣਾ ਦਿਤਾ ਕਿ ਜ਼ੂਦ ਮਹਾ ਭਾਰਤ ਹੋਇਆ ਗੁਰੂ ਨਾਨਕ ਦੇਵ ਜੀ ਨੂ ਚੇਰਾ ਉਦਾਸੀਆਂ ਦੀ ਰਹੀ ਕਿਸਮਤ ਨੇ ਨਹੀ ਪਾਇਆ ਸੋਗੁਉ ਇਹ ਰਸਤਾ ਨੂੰ ਗੁਰੂ ਨਾਨਕ ਦੇਵ ਜੀ ਨੇ ਖੁਦ ਨੂੰ ਚੁਣਿਆ ਸੀ ਤੇ ਚਮਕਾਇਆ ਸੀ ਗੁਰੂ ਨਾਨਕ ਕਿਸਮਤ ਤੇ ਕਰਾਮਾਤ ਨੂੰ ਮੰਦੇ ਹੀ ਨਹੀਂ ਸਨ ਗੁਰੂ ਤੇਗ ਜੀ ਕਿਸਮਤ ਵਿਚ ਨਹੀਂ ਸੀ ਲਿਖੀ ਮਿਤਰੋ ਗੁਰੂ ਜੀ ਨੇ ਸ਼ਹੀਦੀ ਆਪ ਚੁਣੀ ਸੀ ਇਤਿਹਾਸ ਗ਼ਵਾ ਹੈ ਗੁਰੂ ਚੁਨਣ ਕਾਕੜੇ ਹੀ ਵੱਡਾ ਹੁੰਦਾ ਹੈ ਗੁਰੂ ਰਿਹਾ ਬੁਣਦਾ ਦਾ ਹੈ ਗੁਰੂ ਰਿਹਾ ਦਿਖਦਾ ਹੈ ਉਣੀ ਸੋ ਸੰਤਾਲ਼ੀ ਦੀ ਬਣ ਤੇ ਓਨੀ ਸੋ ਚੁਰਾਸੀ ਦੇ ਬੰਦੇ ਕਿਸਮਤ ਦੇ ਤਾਰੇ ਨਹੀਂ ਸਨ ਇਹ ਸਿਆਸਤ ਦੀਆ ਕਾਲੀਆਂ ਕਰਤੂਤਾਂ ਸਨ ਸਿੱਖਾਂ ਵਿਚ ਦਾਰੁਨ ਦਾ ਕਾਤਲ ਦਾਰੁਨ ਦੀ ਕਿਸਮਤ ਨਹੀਂ ਸਗੋਂ ਇਨਸਾਨ ਦਾ ਰਾਤਸੀ ਸਾਰਾ ਹੈ ਕਿਸਮਤ ਜੇਕਰ ਅਰਥ ਅਤੇ ਹੁੰਦਾ ਰਹਾਕਦੀ ਹੁੰਦੀ ਤਾ ਤਾ ਤੇਤੀ ਕਰੋੜ ਦੇਵੀ ਦੇਵਤਾ ਦੇ ਗੁਰੁਵਾ ਪੀਰਾ ਫਕੀਰਾ ਪੁਜਾਵਾ ਹਵਨ ਜੱਗ ਵਰਤ ਦੀ ਤਾਰਤੀ ਭਾਰਤ ਉਤੇ ਉਹ ਕੁਛ ਸ਼ਰਮਨਾਕ ਪਿਸਕ ਅਤੇ ਗੈਰ ਕੁਦਰਤੀ ਤੇ ਭਿਆਨਕ ਨਾ ਵਪਰਦਾ ਜੋ ਵਾਪਰਿਯਾ ਅਤੇ ਵਾਪਰ ਰਿਹਾ ਹੈ ਕਿਉਂਕਿ ਬਾਗਵਾਂਨ ਏਨੀ ਮਾੜੀ ਕਿਸਮਤ ਕਦੇ ਨਹੀਂ ਲਿਖਾਂਨਗੇ ਕੀ ਮੈਂ ਬਾਪ ਆਪਣੀ ਔਲਾਦ ਹਿੰਸਕ ਸ਼ਰਮਨਾਕ ਲਿਖ ਸਕਦੇ ਨੇ ਭਗਵਾਨ ਪਿਤਾ ਹੈ ਕਿ ਪਿਤਾ ਆਪਣੀ ਥੀ ਦੀ ਕਿਸਮਤ ਵਿਚ ਬਲੱਥ ਕਰ ਲਿਖ ਸਕਦਾ ਹੈ ਇਹ ਕਫ਼ਨ ਅਤੇ ਕਾਰਕ ਦੁਨੀਆਂ ਭਾਰ ਦੇ ਹਰ ਮਾੜੇ ਨਾਲ ਸਬੰਦੀਦਾਤ ਹੈ

ਥਾਨ ਜੋਨਿ ਹੈ ਜੋਨੀਆਂ ਵਾਲਾ ਤੇ ਰਚੀ ਫਾਲ ਦੱਸਿਆ ਵਾਲਿਆਂ ਨੇ ਪਹਲਾ ਖੁਦ ਦਾ ਵਰਤਮਾਨ ਅਤੇ ਭਵਿੱਖ ਸੁਧਾਰਨਾ ਸੀ ਕੇ ਕੋਈ ਭਵਿੱਖ ਦੱਸਣ ਵਾਲਾ ਯਹ ਘਰੇ ਉਤਾਰ ਵਾਲਾ ਆਜ ਤਕ ਆਪਨੀ ਮੌਤ ਦੀ ਪਵਿਸ਼ਾਵਣੀ ਕਾਰ ਸਾਕਿਆ ਹੈ ਜਾ ਆਪਨੀ ਆਪਣੀ ਮੌਤ ਨੂੰ ਟਾਲ ਸਕੀਆਂ ਹੈ ਕਿ ਜੋਤਿਸ਼ ਤੇ ਰਚੀ ਫੈਲ ਦੱਸਣ ਵਾਲੇ ਆਪਣੇ ਘਰ ਵਿੱਚੋ ਬਿਮਾਰੀ ਦੁੱਖ ਕਲੇਸ਼ ਡੋਰ ਕਰ ਸਕੇ ਕਿਸਮਤ ਦੇ ਪਿੱਛੇ ਲੱਗ ਕੇ ਆਪਣੇ ਸੁਪਨਿਆਂ ਦਾ ਕਤਲ ਨਾ ਕਰੋ ਕਿਸਮਤ ਤੇ ਯਕੀਨ ਕਰਕੇ ਸੁਪਨਿਆਂ ਦੇ ਬੀਜ ਲਾਕੋਕੇ ਨਾ ਰਾਹਕੋ ਪੰਜਾਬੀ ਦੇ ਇਨਕਲਾਬੀ ਕਾਵਿ ਪਾਠ ਦਾ ਕਾਣਾ ਹੈ ਸਬ ਤੋਂ ਖ਼ਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਾਰ ਜਾਣਾ ਸੁਪਨਿਆਂ ਨੂੰ ਜਿਆਦਾ ਰਹਕਾਂਨ ਵਾਲੇ ਅਤੇ ਸੁਪਨੈ ਬੀਜਾਂ ਵਾਲੇ ਹਨੇਰੇ ਵਕਤਾ ਨੂੰ ਵੀ ਲਿਸਨ ਲੈ ਦੇਦੇ ਹਨ ਮਿਤਰੋ ਵਕਤ ਅਤੇ ਕੁਦਰਤ ਕਿਸਮਤ ਦੇ ਗੁਲਾਮ ਨਹੀਂ ਹਨ ਐਸੇ ਬਸ ਕੁਦਰਤ ਦਾ ਅਹਿਮ ਹਿਸਾ ਹਾਂ ਡਾਰ ਅਸਲ ਅਸੀਂ ਕਿਸਮਤ ਦੇ ਸਰ ਅਲਜਮ ਤਾਰਦੇ ਤਾ ਤਦ ਅਸੀਂ ਖੁਦ ਹਾਰ ਮਣਕੇ ਹੱਥ ਖੇਡ ਕਰਦੇ ਹਾਂ ਬੇ ਹਿਮਾਤੀ ਆਖਣਾ ਥੱਕਣਾ ਕਾਮ ਕਰਨ ਵਿਚ ਦਿਲਚਸਪੀ ਨਾ ਹੋਣਾ ਆਲਸ ਤੇ ਚੈਨਟ ਕਾਰ ਹੋਨਾ ਯਕੀਨ ਹੀ ਸਾਡੇ ਤੋਂ ਕਿਸਮਤ ਦੇ ਚੰਗੇ ਮਾੜੇ ਹੋਣ ਦੀਆਂ ਗੱਲਾਂ ਕਰਵਾਂਦਾ ਹੈ ਮੈਨੂੰ ਬਹੁਤ ਵਿਸ਼ਵਾਸ ਹੈ ਕਿ ਤੁਸੀ ਕੁਦ ਨੂੰ ਸਮਝੋਗੇ ਫਰ ਲੋਕ ਤੁਹਾਨੂੰ ਸਮਝਣਗੇ ਮੈ ਕਦੇ ਨਹੀਂ ਕਿਹਾ ਨਾ ਹੀ ਕਹਾਂਗਾ ਕੇ ਲੋਕ ਮੈਨੂੰ ਸਮਝਦੇ ਨਹੀਂ ਡਾਰ ਅਸਲ ਜਿਨ੍ਹਾਂ ਨੂੰ ਮੈ ਸਮਝ ਨਹੀਂ ਸਕਦਾ ਓ ਮੈਨੂੰ ਨਹੀਂ ਸਮਝਦੇ ਮਾ ਜਿਨਾ ਨਾਲੋ ਕੂੜ ਨੂ ਤੁਧ ਕੇ ਰੇਖਦਾ ਹਾ ਓਹ ਮੀਨੂ ਨਹੀ ਸਮਝਣਗੇ ਮੈ ਜਿਨਾ ਦੀ ਹਾਰ ਗਲ ਹਾਮੀ ਨਹੀਂ ਕਰਦਾ ਓ ਮੈਨੂੰ ਸਮਝ ਕੇ ਵੀ ਨਹੀਂ ਸਮਝਣਗੇ

ਹਾ ਮੀਨੂ ਕੋਈ ਨਾਹੀ ਸ਼ਮਾਜਦਾ ਤਾ ਹੋ ਸਕਦਾ ਹਾਏ ਕੇ ਮੀਨੂ ਸ਼ਮਝਾ ਹੀ ਨਾ ਅਦਾ ਹੋਵੈ ਕਿਉਵੀ ਕਿ ਤੁਹਾਨੂੰ ਇਹ ਸਾਵਲ ਦਾ ਸਾਮਨਾ ਕਰਨਾ ਪਿਆ ਹੈ

ਤੁਹਾਡੇ ਵਿਵਹਾਰ ਪਰਖ ਇਰਾਦੇ ਅਤੇ ਪਹੁੰਚ ਨੇ ਤਾਹਿ ਕਰਨਾ ਹੈ ਕਿ ਤੁਹਾਨੂੰ ਸਮਝਿਆਂ ਜਾਵੇ ਜਾ ਨਾ ਸਮਝ ਅਨਾ ਅਤੇ ਸ਼ਾਮਤ ਹੋਣਾ ਅਲੱਗ ਗੱਲਾਂ ਨੇ ਜਿਸਨੇ ਇਹ ਮਿਥ ਹੀ ਲਿਆ ਹੈ ਕਿ ਉਹ ਤੁਹਾਡੀ ਗੱਲ ਨੂੰ ਨਹੀਂ ਸਮਝੇਗਾ ਤਾ ਉਹ ਨਹੀਂ ਸਮਝਣ ਦਾ ਡਰਾਮਾ ਕਰੂਗਾ ਪਰ ਸਮਝ ਜਰੂਰ ਜਾਵੇਗਾ ਹਾਂ ਮਾਣੇਗਾ ਨਹੀਂ ਜਰੂਰੀ ਨਹੀਂ ਕੇ ਜਿਸਨੂੰ ਤੁਹਾਡੀ ਗੱਲ ਸਮਝ ਆਵੇ ਓ ਤੁਹਾਡੇ ਨਾਲ ਸਹਮਤ ਹੀ ਹੋਵੇ ਹਾਂ ਬਹੁਤ ਜਿਆਦਾ ਸੰਭਾਵਨਾ ਹੁੰਦੀ ਹੈ ਕਿ ਜਿਸਨੇ ਤੁਹਾਨੂੰ ਦਿਮਾਗ ਨਾਲ ਪ੍ਰਵਰਤਨ ਲਈ ਸਮਝਿਆ ਹੈ ਅਸਲ ਵਿਚ ਓਹੀ ਤੁਰ ਅੰਦਰੋਂ ਤੁਹਾਡੇ ਨਾਲ ਸ਼ਾਮਤ ਹੋਵੇਗਾ ਬਿਨਾ ਡਟਿਆ ਪੁੱਛਿਆ ਬਿਨਾ ਬੋਲੇ ਬਗੈਰ ਪਾੜੇ ਲਿਖੇ ਕੋਈ ਵੀ ਨਹੀਂ ਸਮਝਦਾ ਡਰ ਅਸਲ ਸਾਡੀਆਂ ਬਹੁਤੀਆਂ ਸਮਸਿਆਵਾਂ ਇਸ ਗੱਲ ਨਾਲ ਹੀ ਅਕਟਿਆਂ ਲਟਕਿਆ ਅਤੇ ਜਿਉਂਦਿਆਂ ਤਿਉਂ ਰਹਦੀਆਂ ਹਨ ਅਸੀ ਪਹਲਾ ਹੀ ਫੈਸਲਾ ਕਰ ਲੈਣੇ ਸਾਨੂਜਾ ਸਾਡੀ ਗੱਲ ਨੂੰ ਸਮਝੇਗਾ ਨਹੀਂ ਹੀ ਗੱਲ ਇਕ ਤੋਂ ਦੋ ਜਗਸਾਨ ਅਤੇ ਦੇਸ਼ ਉਤੇ ਭੁਗਦੀ ਸਾਨੂ ਨਾ ਸ਼ਮਝਹਾਂ ਕਾਰ ਕੇ ਲੋਕ ਕਾਹਨ ਲਗ ਜਾਂਦੇ ਹਨ ਕੀ ਇਸ ਦਾ ਕੁਛ ਨਹੀ ਹੋ ਸਕਦਾ ਫਿਰ ਅਸੀਂ ਵੀ ਪਿੱਛੇ ਨਹੀਂ ਰਹਦੇ ਅਤੇ ਅਸੀਂ ਕਹਿਣ ਲੱਗਦੇ ਹ ਕੇ ਇਸ ਦੇਸ਼ ਦਾ ਕੁਛ ਨਹੀ ਹੋ ਸਾਕਾ ਹਾ ਮੇਰੇ ਜਾਹੀਆ ਨੂ ਕੂਦ ਕੁਛ ਕਰਨਾ ਨਹੀ ਹੁੰਦਾ ਤੇ ਦੂਸ਼ ਮਦਨ ਹੁੰਦਾ ਕਿਸੇ ਦੂਜੇ ਉਤੇ ਦੂਜੇ ਨਿ ਦੇਸ਼ ਉਤੇ ਤਿਨਾ ਵਿਚੋ ਅਸਿ ਕਾਦੇ ਪਹਲੇ ਹੰਦੇ ਆਹ ਅਰਤੇ ਕਾਦੇ ਦੁਝੇ ਮਿਤ੍ਰ ਨਜੀ ਦੇਸ ਦਾ ਕੁਛ ਬੰਨਾ ਕਿਸਨੇ ਹੈ ਮੰਤਰੀਆਂ ਨੂੰ ਅਫਸਰਾਂ ਨੂੰ ਜਜਾਂ ਵਕੀਲ ਨੂੰ ਅਧਿਪੀਯਾਕਾ ਨੂੰ ਵਾਪਿਆਰੀਆ ਨੂੰ ਘਰਕਾ ਨੂੰ ਕਿਸਨਾ ਨੂੰ ਮਜਦੂਰਾ ਨੂੰ ਡਿਕੀਆ ਨੂੰ ਤੇ ਅਗਾਸੀ ਕੀ ਕਰਨਾ ਹਾਏ ਮਾਂਤਰੀ ਨੂੰ

ਮੈ ਤੈਨੂੰ ਅਸੀਂ ਤੁਸੀ ਓਹ ਆਹ ਹੀ ਤਾਏ ਹਨ ਏ ਸਬ ਜੇ ਮੈ ਜਾ ਤੁਸੀ ਕੁਛ ਨਹੀਂ ਕਰ ਸਕਦੇ ਜੇ ਅਸੀਂ ਗਾਇਅਰ ਜ਼ਿਮਾਦਾਰ ਹਾ ਤਾ ਫਰ

ਜਾ ਜਿਨ੍ਹਾਂ ਮੁਲਕ ਨੇ ਤਰੱਕੀ ਕੀਤੀ ਕਾ ਨਥਰਟੀ ਤੋਂ ਉਪਰ ਬਣੇ ਕੇਸ ਵਿਚ ਜਿਨ੍ਹਾਂ ਮੁਲਕ ਦਾ ਕੁਛ ਬਣਿਆ ਜਾ ਜਿਨ੍ਹਾਂ ਮੁਲਕ ਨੇ ਤਰੱਕੀ ਕੀਤੀ ਹੈ ਉਹ ਅਨਾ ਨੇ ਆਪਣੇ ਜਿਮੇਦਾਰ ਲਿਆਕਤ ਵਾਲੀ